ਆਹੋ ਇਹਨਾਂ ਨੇ ਪੁੱਟੀ ਸੀ ਤੇ ਉਹ ਆਖਣ ਲੱਗੇ ਹੁਣ ਪੰਜ ਸੌ ਰੁਪਇਆ ਦਓ।

ਸੌ ਰੁਪਇਆ ਸੌ ਰੁਪਇਆ ਦੇ ਦਿੱਤਾ ਤੇ ਅਸੀਂ ਆਖਿਆ ਮੈਂ ਕਿਹਾ ਸਾਡੇ ਕੋਲ ਹੈ ਨੀ, ਉਹ ਤੇ ਅੇਵੇਂ ਨਿਆਣੇ ਬਥੇਰਾ ਉਹਨੂੰ ਮੁੰਡੇ ਨੂੰ ਆਖਦੀ ਕਿ ਨਾ ਪੁੱਟੀ ਨਾ ਪੁੱਟੀ ਪੈਸੇ ਹੈਨੀ ਗੇ, ਉਹਨੇ ਬਦੋ ਬਦੀ ਪੁੱਟ ਲਈ। ਪੈਸੇ ਮੰਗਣ ਉਹ ਮੇਰੇ ਤੋਂ ਪੰਜ ਸੌ ਰੁਪਇਆ ਦਓ ਸਾਨੂੰ, ਸਾਡੇ ਚੁੱਲੇ

ਸਾਡੇ ਕੋਲ ਹੈ ਨੀ, ਨਾ ਹੈ ਨੀ ਸੀ ਤੇ ਦੇਣੇ ਕਿੱਥੋਂ ਸੀਗੇ। ਅੱਛਾ ਅੱਛਾ ਫਿਰ ਉਹ ਵੀ ਗਿਆ ਸੌ ਰੁਪਇਆ?

ਆਹੋ ਇਹੋ ਤਾਂ ਉਹਨੂੰ ਫ਼ਾਇਦਾ ਹੁੰਦਾ ਵਾ।

ਆਹੋ ਤੇ ਓਦਣ ਤਾਈ ਪੰਮੀ ਨੇ ਕਦੇ ਕਿਸੇ ਨੂੰ ਪੁੱਟ ਲਾ ਪੁੱਟੇਗਾ ਨਾ

ਆਖਣ ਸਾਡੇ ਪੈਸੇ ਵਿੱਚੋਂ ਕੱਟੇ ਜਾਣੇ ਹੈ ਹੁਣ ਸਾਡੀ ਤਨਖਾਹ ਚੋਂ ਕੱਟੇ ਜਾਣੇ ਆ ਉਹ ਜਾਣਾ, ਮੈਂ ਕਿਹਾ ਹੈ ਨੀ ਸਾਡੇ ਕੋਲ ਤੇ ਅਸੀਂ ਕੀ ਕਰੀਏ ਕੱਟੇ ਜਾਣੇ ਆਂ ਤਾਂ ਕੀ ਕਰੀਏ, ਮੈਂ ਕਿਹਾ ਤੁਸੀਂ ਆਪੇ ਆਖਣ ਮੁੰਡੇ ਨੂੰ ਪੁੱਟ ਪੁੱਟ ਫਿਰ ਉਹਨੇ ਨਿਆਣੇ ਨੂੰ ਪੁੱਟ ਲਈ। ਜਦੋਂ ਮੈਂ ਕਿਹਾ ਅਸੀਂ ਨਹੀਂ ਮੰਨਦੇ ਤੇ ਤੁਸੀਂ ਬਦੋ ਬਦੀ ਹਾਂ ਵੀ ਨਹੀਂ ਪੁੱਟੋ ਪੁੱਟੋ

ਉਹ ਵੀ ਅਗਲੇ ਨੂੰ ਅਗਲੇ ਨੂੰ ਫਸਾ ਦਿੰਦੇ ਆ ਕਿ ਪਹਿਲਾਂ ਕਹਿ ਦਿੰਦੇ ਕਿਹੜਾ ਕੋਈ ਪੈਸਾ ਅਸੀਂ ਕਿਹੜਾ ਕੋਈ ਪੈਸਾ ਲੈਣਾ ਕੋਈ ਨੀ ਦੇਖ ਲਓ ਦੇਖ ਲਓ ਸਾਨੂੰ ਵੀ ਇੱਕ ਦਿਨ ਕਹਿੰਦੇ ਪੰਮੀ ਨੂੰ ਵੀ ਕਹਿੰਦੇ ਸੀ ਪੁੱਟ ਮੈਂ ਕਿਹਾ ਨਹੀਂ ਅਸੀਂ ਨੀ ਪੁੱਟਣੀ ਮੈਂ ਕਿਹਾ ਅਸੀਂ ਤਾਂ ਕੁਛ ਲੈਣਾ ਨੀ ਤੇ ਮੁੜਕੇ ਫਿਰ ਪਤਾ ਇੱਥੋਂ ਵੀ ਲੈਣਾ ਅੰਬਰਸਰੋਂ ਜਾ ਕੇ ਲਿਆਉਣੇ ਪੈਣੇ ਸੀਗੇ

ਮੈਂ ਕਿਹਾ ਅੰਬਰਸਰ ਓਨੇ ਚ ਮੈਂ ਕਿਹਾ ਸਾਡਾ ਚੁੱਲਾ ਆਉਣਾ ਵਾਂ ਤੇ ਓਨੇ ਦਾ ਮੈਂ ਕਿਹਾ ਸਾਡਾ ਭਾੜਾ ਲੱਗ ਜਾਣਾ ਸਾਨੂੰ ਫ਼ਾਇਦਾ ਕੀ ਹੋਣਾ ਆਹੋ ਦੂਣਾ

ਆਹੋ ਜਾਂ ਤਾਂ ਨਾਲ ਲਿਆਉਣ ਕਰਨ ਹਾਂ ਮੈਂ ਕਿਹਾ ਨਾਲ ਲੈ ਕੇ ਆਇਆ ਕਰੋ ਫਿਰ ਮੁੰਡਾ ਉਸੇ ਵੇਲੇ ਪੈਸੇ ਲੈਣ ਤੇ ਉਸੇ ਵੇਲੇ ਚੀਜ਼ ਫੜਾਏ ਅਗਲੇ ਨੂੰ

ਪੁੰਨਾ ਨੇ ਪੁੱਟੀ ਤੇ ਪੂਨਾ ਨੂੰ ਵੀ ਇਹ ਪੂਨਾ ਨੂੰ ਨਿਕਲੀ ਸਾਇਕਲ ਤੇ ਕਹਿੰਦਾ ਵੀ ਕਿਹੜਾ ਪੈਸੇ ਪੂਨਾ ਨੇ ਪੁੱਟੀ, ਪੂਨਾ ਨੂੰ ਸਾਇਕਲ ਨਿਕਲਿਆ ਵਿੱਚੋਂ

ਪੂਨਾ ਨੂੰ ਕਹਿੰਦੇ ਵੀ ਕਹਿੰਦੇ ਵੀ ਇਹ ਨੇ ਪੰਜ ਸੌ ਰੁਪਇਆ ਦੇ ਦਓ ਤੇ ਮਤਲਬ ਤੁਹਾਨੂੰ ਸਾਇਕਲ ਦੇ ਦਿੰਦੇ ਹਾਂ।

ਦਿਖਾਇਆ ਮੈਂ ਕਿਹਾ ਪੂਨਾ ਆਂਟੀ ਮੈਂ ਮੈਂ ਓਦਾਂ ਪੁੱਟੀ ਆ ਪੂਨਾ ਨੇ ਬੇਚਾਰੀ ਨੇ ਕਿੱਥੋਂ ਦੇਣਾ ਸੀ ਉਹ ਕਿਹੜੀ ਕੰਮ ਕਰਦੀ ਸੀ ਵੀ ਉਹਨੇ ਪੰਜ ਸੌ ਰੁਪਇਆ ਦੇ ਦੇਣਾ ਸੀ ਕੰਮ ਕਰਕੇ।

ਸਾਇਕਲ ਵੀ ਜਿਹੜਾ ਉਹ ਜਿਹੜਾ ਬੱਚਿਆਂ ਦੇ ਚਲਾਉਣ ਵਾਲਾ ਹੁੰਦਾ ਹੈ ਛੋਟਾ

ਮੇਰਾ ਤੇ ਕੀ ਕੰਮ ਦਾ ਤੇ ਮੈਨੂੰ ਵੀ ਕਹਿਣ ਪੁੱਟ ਲਾ ਮੈਂ ਕਿਹਾ ਮੈਂ ਨੀ ਪੁੱਟਣੀ।

ਆਹੋ ਤਾਈ ਪੰਮੀ ਨੇ ਪੁੱਟੀ ਸੀ ਪਤਾ ਨੀ ਉਹਦਾ ਕੀ ਨਿਕਲਿਆ ਸੀ ਉਹਦਾ ਫਿਰ ਨਿਕਲਿਆ ਸੀ ਕੁਛ। ਪੰਮੀ ਸਗੋਂ ਆਖਣਡਿਆ ਪੰਮੀ ਸਗੋਂ ਆਖਣਡਿਆ ਵੀ ਤੂੰ ਮੈਨੂੰ ਦੱਸ ਦਿੰਦੀ ਚਾਚੀ, ਮੈਂ ਚੁੱਲਾ ਲੈ ਲੈਣਾ ਸੀਗਾ ਪੈਸੇ ਦੇ ਕੇ, ਤੇ ਮੈਂ ਚੁੱਲਾ ਇੱਥੇ ਕਿਹੜਾ ਮਿਲਣਾ ਸੀ ਅੰਬਰਸਰੋਂ ਲਿਆਉਣਾ ਪੈਣਾ ਸੀ ਚੁੱਲਾ।

ਇਹ ਪੰਜ ਚਾਰ ਦਿਨ ਹੋ ਗਏ ਇਹ ਗੱਲ ਨੂੰ। ਅੱਛਾ ਅੱਛਾ ਠੀਕ ਆ। ਜਿੱਦਣ ਤਿੰਨ ਜਾਣੇ ਨੀ ਫਿਰਦੇ

ਦੁਪਹਿਰੇ ਜਿਹੇ ਇੱਕ ਇੱਕ ਆਇਆ ਸੀ ਉਹ ਮਤਲਬ ਭਾਂਡੇ ਭੂੰਡੇ ਸੀ ਮੈਨੂੰ ਕਹਿਣਡੇ

ਉਹ ਉਹ ਪਿੰਡਾਂ ਦੇ ਫਲਾਣੀ ਜਗ੍ਹਾ ਨਿਕਲਿਆ ਵਾ ਉਹਨੇ ਸੈਅ ਲਿਆਉਣੀ ਆਂ ਮੈਂ ਕਿਹਾ ਸਾਨੂੰ ਦੂਸਰੇ ਪਿੰਡ ਦਾ ਸਾਨੂੰ ਕੀ ਮੈਂ ਕਿਹਾ ਆਹੋ ਕਹਿ ਸਾਨੂੰ ਤੇ ਫਿਰ ਫ਼ਾਇਦਾ ਜੇ ਸਾਡੇ ਇੱਥੇ ਪਿੰਡ ਚ ਨਿਕਲੇ। ਸਾਡੇ ਪਿੰਡ ਚ ਮੈਂ ਕਿਹਾ ਕੋਈ ਨਿਕਲੀ ਨੀ ਤੇ ਅਸੀਂ ਐਵੇਂ ਲੈ ਲਈਏ ਮੈਂ ਕਿਹਾ ਅਸੀਂ ਨੀ ਲੈਣਾ ਸਾਨੂੰ ਨੀ ਲੋੜ ਕੋਈ ਮੈਂ ਕਿਹਾ ਸਾਡਾ ਤਾਂ ਅੱਗੇ ਪਿਆ ਚੁੱਲਾ ਇੱਕ ਨਵੇਂ ਤੇ ਉਹਨੇ ਉਦੋਂ ਦਾ ਲੈ ਕੇ ਰੱਖਿਆ ਹੋਇਆ ਆਹੋ। ਤੇ ਮੈਂ ਕਿਹਾ ਅੱਗੇ ਸਾਡਾ ਉਹਨੇ ਮਾਂ ਨੇ ਪੇਟੀ ਦੇ ਵਿੱਚ ਵਾੜ ਕੇ ਰੱਖਿਆ ਵਾ ਉਹ ਤੇ ਹਜੇ ਤੇ ਸਾਡੇ ਮੈਂ ਕਿਹਾ ਦੋ ਚੁੱਲੇ ਨਵੇਂ ਹੀ ਉਸ ਤਰ੍ਹਾਂ ਪਏ ਨੇ ਮੈਂ ਕਿਹਾ ਅਸੀਂ ਚੁੱਲੇ ਇਕੱਠੇ ਕਰੀ ਜਾਣੇ ਮੈਂ ਕਿਹਾ। ਹਾਂਜੀ ਆਹ ਤਾਂ ਹੈ, ਬੀਬੀ ਮੋਦੀ ਵਾਲਾ ਮਿਲਿਆ ਸੀ? ਆਹੋ ਉਹ ਵੀ ਮਿਲਿਆ ਸੀ, ਉਹ ਮੇਰਾ ਸੀ ਤੇ ਉਹਨੇ ਤੇ ਆਪਣਾ ਨਵਾਂ ਲਿਆ ਸੀਗਾ ਉਹਦਾ ਉਦੋਂ ਨੀ ਨਾ ਸਾਡੇ

ਤੇ ਉਹ ਫਿਰ ਉਹਨੇ ਲੈ ਕੇ ਤੇ ਆਪਣਾ ਫਿਰ ਉਹਨੇ ਦੋ ਦੋ ਚੁੱ ਦੋ ਸਿਲੈਂਡਰ ਮਿਲਦੇ ਸੀ ਨਾ ਨਾਲ ਤੇ ਫਿਰ ਇੱਕੋ ਹੀ ਲਿਆਂਦਾ ਸੀ ਇੱਕ ਉੱਥੇ ਹੀ ਪਿਆ ਲਿਆ ਹੀ ਨੀ ਮੁੜਕੇ ਇਹਨੇ। ਅੱਛਾ ਇੱਕ ਚੁੱਲੇ ਨਾਲ ਦੋ ਸਿਲੈਂਡਰ ਮਿਲੇ free ਹਾਂ ਦੋ ਮਿਲਦੇ ਸੀ ਮੈਂ ਕਿਹਾ ਫਿਰ ਇਹਨਾਂ ਨੂੰ ਆਖਿਆ ਮੈਂ ਕਿਹਾ ਚੱਲ ਦੋਵੇਂ ਲੈ ਲਾ ਕਹਿੰਦੀ ਚੱਲ ਵੇਖਾਂਗੇ ਮੁੜਕੇ ਲੈ ਲਵਾਂਗੇ, ਮੁੜਕੇ ਗਏ ਨਾ ਇਹਨਾਂ ਕਢਾਇਆ ਤੇ ਨਾ ਮੁੜਕੇ ਫਿਰ ਓਨੇ ਪੈਸੇ ਲੱਗਣੇ ਆਂ ਵੀ ਇੰਨੇ ਪੈਸੇ ਲੈਣੇ ਉਹ ਤੇ ਸਾਥੋਂ ਬਾਹਰੋਂ ਨੀ ਲਿਆ ਜਾਂਦਾ। ਆਹੋ ਆਹ ਤਾਂ ਹੈ ਜਾਂ ਓਦਣ ਹੀ ਲੈ ਆਉਂਦੇ ਦੋਵੇਂ ਚੁੱਕ ਕੇ। ਮੈਂ ਕਿਹਾ ਤੁਹਾਨੂੰ ਆਖਿਆ ਸੀ ਦੋਵੇਂ ਲੈ ਲਓ ਚੱਲ ਪੈਸੇ ਹੋਰ ਪਾ ਕੇ ਮੈਂ ਕਿਹਾ ਚਲੋ ਲੈ ਆਵੋ ਦੋਵੇਂ ਚੁੱਕ ਕੇ

ਉਦੋਂ ਮੰਨੀ ਨਾ, ਇੱਕ ਫਿਰ ਉਹਦੇ ਪਿਓ ਨੇ ਦੇ ਦਿੱਤਾ ਸੀਗਾ ਇਹਨਾਂ ਸਿਲੈਂਡਰ।

ਫਿਰ ਦੋ ਹੋ ਗਏ ਇੱਕ ਮੈਨੂੰ ਇੱਕ ਮੈਨੂੰ ਮਿਲ ਗਿਆ ਮੋਦੀ ਵਾਲਾ ਤੇ ਤਿੰਨ ਹੋ ਗਏ ਸਾਡੇ ਫਿਰ।

ਭਰਾ ਕੇ ਭਰਾ ਕੇ ਰੱਖ ਲਈਦਾ ਇੱਕ ਦੋ ਵਾਧੂ ਰੱਖ ਲਈਦੇ ਨੇ ਭਰਾ ਭਰੂ ਕੇ। ਤੇ ਜਦੋਂ ਮੁੱਕ ਜਾਂਦਾ ਉਦੋਂ ਲਾ ਲਈਦਾ ਛੇਤੀ ਨਾਲ ਫਿਰ। ਤੇ ਆਹ ਬੀਬੀ ਕੋਈ ਫਾਰਮ ਫੂਰਮ ਭਰਕੇ ਦੇਣੇ ਪੈਂਦੇ ਹੈ? ਹਨਾ ਫਾਰਮ ਭਰਕੇ ਦੇਣੇ ਪੈਂਦੇ ਹੈ।

ਆਪਣਾ ਨਾਂ ਦੇਣਾ ਪੈਂਦਾ ਹੈ, ਆਪਣਾ ਨਾਂ ਪਿੰਡ ਦਾ ਨਾਮ ਸਾਰਾ ਕੁਛ ਦੇਣਾ ਪੈਂਦਾ ਫਿਰ ਹਾਂ। ਅੱਛਾ ਅੱਛਾ ਸਾਡੇ ਨਾ ਨੋਣੀ ਦੀ ਜਿਹੜੀ ਦਰਾਣੀ ਨੀ ਹੈ,

ਨੋਣੀ ਨੋਣੀ ਦੀ ਦਰਾਣੀ ਕਹਿੰਦੀ ਮੈਂ ਉਦੋਂ ਗ ਗਈ ਸੀ ਉੱਥੇ

ਚੁੱਲੇ ਮਿਲਣਡੇ ਸੀ ਕਹਿੰਦੀ ਮੋਦੀ ਵਾਲੇ ਚੁੱਲੇ ਮਿਲਦੇ free ਤੇ ਨੋਣੀ ਕਹਿੰਦੀ ਆਹੋ free ਮਿਲਦੇ ਆ ਜੀ, ਕਹਿੰਦੀ ਲਿਆ ਤੂੰ ਮੈਨੂੰ ਆਪਣਾ ਉਹ ਦੇ ਦੇ ਵੀ ਆਧਾਰ ਕਾਰਡ ਦੇ photocopy ਦੇ ਦੇ ਕਹਿੰਦੀ ਮੈਂ ਚੱਲੀ ਤਾਂ ਹੈ ਮੈਂ ਕਰਵਾ ਆਵਾਂਗੀ ਜਮਾ ਕਹਿੰਦੀ ਤੂੰ ਨਹੀਂ ਜਾਣਾ ਤਾਂ ਨਾ ਜਾ। ਜਿਹੜੀ ਕਰਾ ਕੇ ਆਈ ਉਹਨੂੰ ਮਿਲਿਆ ਨੀ ਤੇ ਨੋਣੀ ਹੋਣਾਂ ਉੱਥੇ ਬਾਅਦ phone ਕਰ ਦਿੱਤਾ ਵੀ ਇਸਨੂੰ ਸਿਲੈਂਡਰ ਚੁੱਲਾ ਲੈ ਦਓ ਤੇ ਉਹ ਕਹਿੰਦੀ ਮੈਂ

ਆਹੋ

ਅੱਛਾ ਗੱਡੀ ਤੇ ਆਏ ਫਿਰ ਸਿਲੈਂਡਰ ਭਰਨ ਗੱਡੀ ਤੇ ਆਏ ਸੀ ਤੇ ਫਿਰ ਪੈਸੇ ਦੇ ਕੇ ਤੇ ਫਿਰ ਲੈ ਲਏ ਅਸੀਂ ਫਿਰ।

ਤੇ ਉਦੋਂ ਵੀ ਮੌਜ ਲੱਗੀ ਸੀਗੀ।

ਜਦੋਂ ਕੋਈ scheme ਨਿਕਲ ਗਈ ਫਿਰ ਹੀ ਹੋਣੇ ਤੇ ਫਿਰ ਭਰ ਕੇ ਫਿਰ ਉੱਥੋਂ ਲੈ ਆਇਓ ਉਸ ਤਰ੍ਹਾਂ ਹੀ

ਭਰਾ ਤਾਂ ਇੱਕ ਦਿਨ ਮੇਰੀ ਸਹੇਲੀ ਦੇ ਘਰ ਨਹੀਂ ਫਾਰਮ ਫਾਰਮ ਭਰਕੇ ਨਾ ਤੇ ਉੱਥੇ ਸਮ ਉੱਥੇ ਦੇਣੇ ਪੈਂਦੇ ਹੈ company ਚ।

ਅਸੀਂ ਤਾਂ ਬੜਾ ਖੱਜ਼ਲ ਖ਼ਰਾਬ ਪਹਿਲੋਂ ਅਸੀਂ ਰਣੀਏ ਜਾਣਾ, ਫਿਰ ਮੁੜਕੇ ਅਸੀਂ ਉੱਥੇ ਵੱਲ ਆਉਣਾ ਤੇ ਫਿਰ ਜਾ ਕੇ ਤੇ ਫਿਰ ਮਿਲੇ ਸੀ ਸਿਲੈਂਡਰ ਕਿੰਨੇ ਕਿੰਨੇ ਗੇੜੇ ਮਾਰੇ ਸੀ ਅਸੀਂ। ਬੜੇ ਫੇਰੇ ਮਾਰੇ ਸੀ ਤੇ ਫਿਰ ਜਾ ਕੇ ਸਿਲੈਂਡਰ ਮਿਲਿਆ ਸੀ।

ਹਾਂ, ਹੋਰ? ਹੋਰ ਵਧੀਆ ਤੁਸੀਂ ਸੁਣਾਓ। ਅਸੀਂ ਵੀ ਠੀਕ ਹਾਂ ਹੋਰ ਖਾਣਾ ਪਾਣੀ ਕਰ ਲਿਆ ਹਾਂ ਹਾਂਜੀ ਜਾਂਦੇ ਫਿਰ ਰਾਤ ਨੂੰ ਸੈਰ ਕਰਨ?

ਸੈਰ ਕਰਨ ਪਹਿਲੋਂ ਹੋਰ ਗੱਲਾਂ ਮਗਰੋਂ

ਛੇਤੀ ਹੁੰਦੀ ਰੋਟੀ ਰੂਟੀ ਸਕੂਲੇ ਜਾਂਦੀ ਆ ਅੱਗੇ ਚਲੇ ਜਾਈਦਾ ਸੀ ਤੇ ਦੋ ਤਿੰਨ ਦਿਨ ਹੋ ਗਏ ਆ ਹੁਣ ਸਗੋਂ ਜਾਈਦਾ ਹੀ ਨੀਗਾ ਹੁਣ। ਆਹੋ ਪੂਨਾ ਕਹਿੰਦੀ ਮੈਂ ਤੇ ਰੋਟੀ ਬਣਾਉਣੀ ਹੁੰਦੀ ਹੈ ਇਹਨਾਂ ਕੰਮਾਂ ਤੇ ਜਾਣਾ ਹੁੰਦਾ ਮੈਂ ਕਿਹਾ ਤੁਸੀਂ ਤੇ

Hello ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਦੀਪ ਸਿੰਘ ਸਨਾਮ ਤੋਂ ਅੱਜ ਤੁਹਾਨੂੰ ਮੈਂ ਆਪਣੀ ਖੁੱਦ ਦੀ ਕਹਾਣੀ ਆਪਣੀ ਕਹਾਣੀ ਲਾ ਲਓ story ਲਾ ਲਓ ਕੁਛ ਵੀ ਲਾ ਲਓ ਹਨਾ struggle ਤਾਂ struggle ਤਾਂ ਕਿਹੜੀ ਕੀਤੀ ਹੈ enjoy ਕੀਤਾ ਹੁਣ ਤੱਕ life ਨੂੰ

ਪੜ੍ਹਨ ਲੱਗਿਆ ਹੌਲੀ ਹੌਲੀ ਮੈਂ ਮਤਲਬ ਕਿ ਨਾ ਲੇਖ ਪੜ੍ਹਨ ਲੱਗਿਆ ਸੀਗਾ ਜਿਵੇਂ ਆਪਾਂ ਕਹਿ ਦੇਈਏ ਜਿਵੇਂ ਕਾਫ਼ੀ ਬੱਚੇ ਹੁਣ ਦੋ ਤਿੰਨ ਸਾਲ ਦੇ ਲੱਗ ਜਾਂਦੇ ਮੈਂ ਲੱਗਿਆ ਹੋਊਂਗਾ ਜਾ ਕੇ ਅੱਠ ਨੋਂ ਸਾਲ ਦਾ ਪੜ੍ਹਨ ਤੇ ਚੱਲ ਬਈ ਮੈਂ ਲੱਗਿਆ ਆਪਣੇ ਪਹਿਲਾਂ ਮੇਰਾ ਸਕੂਲ ਸੀਗਾ ਨਾ ਨਾਨਕ ਜੋਤੀ ਪਬਲਿਕ ਸਕੂਲ ਚੰਡੀਗੜ੍ਹ ਦੇ ਵਿੱਚ ਸੀਗਾ ਪੰਜਾਬ ਬੋਰਡ ਸਕੂਲ ਸੀ ਪਰ ਉਹ ਤੇ ਮੈਂ ਉੱਥੇ ਲੱਗਿਆ ਪੜ੍ਹਨ ਹਨਾ ਮੈਂ ਆਪਣਾ ਮੈਨੂੰ ਲੱਗਦਾ seventh ਤੱਕ ਮੈਂ ਉੱਥੇ ਰਿਹਾ ਹੋਊਂਗਾ, ਜਿੰਨੀ ਕੁੱਟ ਕਹਿ ਲਓ ਮੈਂ ਓਨੀ ਕੁੱਟ ਖਾਧੀ ਹੈ ਉੱਥੇ ਵੱਧ ਕੁੱਟ ਖਾਧੀ ਹੈ ਸਗੋਂ ਘੱਟ ਨੀ ਵੱਧ ਹੀ ਖਾਧੀ ਹੈ। ਹਨਾ ਕਿਉਂਕਿ ਮੇਰੀ ਨਾ handwriting ਚੰਗੀ ਸੀ ਇੱਕ ਮੈਂ ਉਹ ਲਿਖਣ ਲੱਗਦਾ ਸੀ ਨਾ ਮੈਂ ਵੀ ਇੱਕ ਅੱਖਰ ਲਿਖ ਦਿੱਤਾ ਸੋਚ ਲਿਆ, ਦੂਆ ਲਿਖ ਦਿੱਤਾ ਸੋਚ ਲਿਆ, ਤੀਆ ਲਿਖਤਾ ਸੋਚ ਵੀ ਮੈਂ ਇੱਕ essay ਲਿਖਣ ਲੱਗਦਾ ਸੀ ਨਾ ਮੈਨੂੰ ਘੱਟੋ ਘੱਟ ਘੰਟਾ ਲੱਗ ਜਾਂਦਾ ਸੀਗਾ। ਉਹ ਇੱਕ ਮੇਰੀ handwriting ਇੰਨੀ ਗੰਦੀ ਇੱਕ ਮੈਂ ਲਿਖਦਾ ਬਹੁਤ slow ਸੀ ਤੇ ਸੋਚ ਸੋਚ ਕੇ ਲਿਖਣਾ ਹਨਾ, ਵੀ ਦਿਮਾਗ ਚ ਕੋਈ ਗੱਲ ਨੀ ਪੈਂਦੀ ਛੇਤੀ ਛੇਤੀ ਤੇ ਚਲੋ ਵੀ ਪੜ੍ਹਾਈ ਇੰਨਾ interest ਹੈ ਨੀ ਸੀ ਪੁੱਠੇ ਕੰਮਾਂ ਚ full interest ਸੀਗਾ। ਜਿਵੇਂ ਕਦੇ ਕਿਸੇ ਨਾਲ ਲੜ ਪਏ, ਕਦੇ ਕੁਛ ਕਰ ਦਿੱਤਾ, ਕਦੇ ਕੁਛ ਕਰ ਦਿੱਤਾ ਫਿਰ ਉਹ ਤੋਂ ਬਾਅਦ ਜਦੋਂ ਬਈ ਮੈਂ ਚੱਲ ਜਾਣੀ ਕਿ nursery ਚ ਤਾਂ ਮੈਂ ਥੋੜ੍ਹੇ time ਹੀ ਲਾਇਆ ਹੋਣਾ, ਵੀ ਜਦੋਂ ਦੇਖਿਆ ਵੀ ਹਾਂ ਚੱਲ ਮੈਂ ਮਤਲਬ ਕਿ ਓਦਾਂ a b c ਤਾਂ ਸ਼ੁਰੂ ਤੋਂ ਹੀ ਕਰਦੇ ਰਹੇ ਜੋ ਵੀ ਹੁੰਦਾ ਹੈ ਨਾ ਮੈਂ LKG ਤੱਕ ਓਦਾਂ ਹੀ ਚਲਿਆ ਗਿਆ ਸੀ, ਵੀ LKG ਤੱਕ ਮੈਂ ਓਦਾਂ ਹੀ ਪਹੁੰਚ ਗਿਆ ਸੀਗਾ ਕਿਉਂਕਿ ਸਕੂਲ private ਸੀ ਕੁਛ ਵੀ ਲਾ ਲਓ, ਹਨਾ ਉਹਨਾਂ ਦੀ ਨਾ ਸਮਝੀ ਲਾ ਲਓ ਵੀ base ਤਾਂ ਬਣਾਇਆ ਨੀ ਹੈਗਾ ਚੱਕ ਕੇ ਸਿੱਧਾ ਨ ਮੈਨੂੰ ਉਹਨਾਂ ਨੇ KGLKG ਚ ਪਾ ਦਿੱਤਾ। ਉਹਤੋਂ ਬਾਅਦ ਚਲੋ ਵੀ ਥੋੜ੍ਹਾ ਜਿਹਾ time ਟੱਪਿਆ ਸਾਡੇ ਗੁਆਂਢ ਚ ਸੀਗਾ ਪਾਠ ਸਾਡੇ ਸਾਰੇ ਮੁਹੱਲੇ ਵਾਲੀ ladies ਨੇ ਕਰਵਾਇਆ ਆਪਣਾ ਸਰਬਸਮਤੀ ਨਾਲ ਜਿਵੇਂ ਆਪਾਂ ਕਹਿ ਦਿੰਦੇ ਹਾਂ ਅਹ ਜਿਹੜਾ ਪਾਠ ਹੁੰਦਾ ਸੱਤ ਦਿਨਾਂ ਦਾ ਸਹਿਜ ਪਾਠ। ਸਹਿਜ ਪਾਠ ਕਰਵਾਇਆ ਤੇ ਸਾਡੇ ਲਾਗੇ ਘਰਦੇ ਨਾਲ ਸੀਗਾ ਪਲਾਟ ਖਾਲੀ ਜਿਵੇਂ ਚੰਡੀਗੜ੍ਹ ਦੇ ਵਿੱਚ ਪਲਾਟ ਵਗ਼ੈਰਾ ਖਾਲੀ ਹੁੰਦੇ, ਉਹ ਪਲਾਟ ਚ ਨਾ ਕਾਫ਼ੀ ਸਾਰਾ ਮਤਲਬ ਕਿ ਇਉਂ ਹੀ ਘਾਹ ਫੂਸ ਜਿਹਾ ਲੱਗਿਆ ਹੋਇਆ ਸੀ ਉਹ ਕਿਸੇ ਨੇ ਦਹਾੜੀਆ ਲਵਾ ਕੇ ਵਡਾ ਕੇ ਸਾਰਾ ਰੱਖ ਦਿੱਤਾ side ਤੇ ਵੀ ਚੱਲ ਇਹਨੂੰ ਵੀ ਸੁੱਟ ਦੇਵਾਂਗੇ ਹਨਾ ਇੱਕ ਪਾਸੇ ਜਾਂ ਕਬਾੜੀਆ ਲੈ ਜਾਊਗਾ ਉਹ ਸੀਗਾ ਕਾਫ਼ੀ ਜ਼ਿਆਦਾ ਢੇਰ ਉੱਪਰੋਂ ਦੀ ਜਾ ਰਹੀ ਸੀ main wire reflector ਦੀ ਆਪਣੀ ਉਹਦੀ ਬਿਜ਼ਲੀ ਦੀ main ਤਾਰ ਜਾ ਰਹੀ ਉਹਦੇ ਉੱਤੇ। ਮੈਂ ਹੁੰਦਾ ਸੀਗਾ ਮੇਰੇ ਨਾਲ ਇੱਕ ਮੁੰਡਾ ਹੁੰਦਾ ਸੀਗਾ ਭਵਦੀਪ ਉਹ ਵੀ ਜੱਟਾਂ ਦਾ ਸੀਗਾ ਸਾਡੇ ਨਾਲ ਮੁੰਡਾ ਤੇ ਅਸੀਂ ਦੋਵੇਂ ਹੀ ਜੱਟਾਂ ਹੁੰਦੇ ਸੀ ਬਾਕੀ ਨੀ ਕੋਈ ਸੀਗਾ ਸਾਡੇ ਨਾਲ ਤੇ ਸਾਡੇ ਭਾਈ ਦਿਮਾਗ ਚ ਆਇਆ ਮੈਂ ਕਿਹਾ ਯਾਰ ਭੱਬੀ ਕਹਿੰਦਾ ਮੈਂ ਕਿਹਾ ਯਾਰ ਆਹ ਕੀ ਹੈ ਕਹਿੰਦਾ ਢੇਰ। ਮੈਂ ਕਿਹਾ ਦੱਸ ਫਿਰ ਕਹਿੰਦਾ ਕੀ ਦੱਸਾਂ, ਮੈਂ ਕਿਹਾ ਲਾ ਦੇਈਏ ਅੱਗ ਯਾਰ ਮੈਂ ਕਿਹਾ ਆਈਂ ਪਿਆ ਹੈ ਹਨਾ ਕੀ ਫ਼ਾਇਦਾ ਮੈਂ ਕਿਹਾ ਵੀ ਕੋਈ ਚੁੱਕੇਗਾ ਹੀ, ਮੈਂ ਕਿਹਾ ਆਪਾਂ ਅੱਗ ਲਾ ਦਿੰਦੇ ਹਾਂ ਚੱਲ, ਕੁਛ ਠੰਢ ਜਿਹੀ ਸ਼ੁਰੂ ਹੋ ਰਹੀ ਸੀ ਉਦੋਂ ਵੀ ਮਿੱਠੀ ਮਿੱਠੀ ਜਿਹੀ ਠੰਢ ਹੁੰਦੀ ਸੀ ਉਦੋਂ ਤੇ ਭਾਈ ਭੱਬੀ ਕਹਿੰਦਾ ਚੱਲ ਫਿਰ ਕਹਿੰਦਾ ਮਾਚਿਸ ਮੈਂ ਲਿਆਉਨਾ ਕਹਿੰਦਾ ਅੱਗ ਪਰ ਤੁੰ ਲਾਏਂਗਾ, ਮੈਂ ਕਿਹਾ ਚੱਲ ਯਾਰ ਇਹ ਵੀ ਗੱਲ ਰਹੀ, ਮੈਂ ਕਿਹਾ ਇੱਡਾ ਕੋਈ ਚੱਕਰ ਨੀ ਹੈਗਾ, ਉਹ ਤੇਜ ਸੀ ਸਾਲਾ ਮੈਥੋਂ ਥੋੜ੍ਹਾ ਜਿਹਾ, ਚੱਲ ਮੈਂ ਕਿਹਾ ਯਾਰ ਮੈਂ ਲਾਉਨਾ ਅੱਗ।

ਘਰਦੇ ਕਹਿੰਦੇ ਕਿੱਥੇ ਲੱਗ ਗਈ, ਮੈਂ ਕਿਹਾ ਉਹ ਦੇਖੋ ਕਹਿੰਦਾ ਹਾਂ ਖਾਸੀ ਅੱਗ ਹੈ ਜੇ ਹੈ ਵੋਹ ਹੈ, ਉਹ ਚੁੱਕ ਕੇ ਸਾਰਾ ਮੁਹੱਲਾ ਵੀ ਅਸਾਂ ਨੇ ਦੋਹਾਂ ਨੇ ਬਾਲਟੀਆਂ ਚੁਕਾ ਦਿੱਤਾ ਜਿਵੇਂ ਆਪਣਾ ਦੀਪ ਸਿੱਧੂ ਬਾਈ ਦਾ dialogue ਨੀ ਸੀਗਾ, ਵੀ ਮੈਂ ਆਪਣੀ ਕੋਠੀ ਬਣਾਉਣ ਪਿੱਛੇ ਸਾਰੇ ਪਿੰਡ ਦੇ ਸਿਰ ਤੇ ਬੱਠਲ ਚੁਕਾ ਦੇਵਾਂਗਾ, ਉਹ ਕੰਮ ਕਰਤਾ ਸੀ, ਇਉਂ ਲਾ ਲਓ ਤੁਸੀਂ, ਇੱਕ ਅੱਗ ਬੁਝਾਉਣ ਦੇ ਪਿੱਛੇ ਪੂਰੇ ਮੁਹੱਲੇ ਦੇ ਸਿਰ ਤੇ ਬਾਲਟੀਆਂ ਚੁਕਾ ਦਿੱਤੀਆਂ ਸੀਗੀਆਂ ਸਾਨੇ ਪਾਣੀ ਦੀਆਂ ਉਹ ਮੁਹੱਲੇ ਵਾਲੇ ਕਹਿੰਦੇ ਅੱਗ ਲੱਗੀ ਤਾਂ ਲੱਗੀ ਕਿਵੇਂ ਘਰਦੇ ਸਾਨੂੰ ਘਰਦਿਆਂ ਨੂੰ ਸਾਡੇ ਤੇ ਸ਼ੱਕ ਗਿਆ ਹੀ ਨੀ ਹੈਗਾ। ਕਿਉਂਕਿ ਅਸੀਂ ਤਾਂ ਜਵਾਕ ਜਿਹੇ ਤਾਂ ਹੁੰਦੇ ਸੀ ਅਗਲਾ ਕਹੇਗਾ ਇਹਨਾਂ ਨੂੰ ਕੀ ਪਤਾ ਹੈ ਹਨਾ ਚੱਲ ਬਈ ਅਸੀਂ side ਤੇ ਖੜੇ ਆਰਾਮ ਨਾਲ ਅਸੀਂ ਅੰਦਰੋਂ ਅੰਦਰੀ ਹੱਸੀਏ ਦੋਹੇਂ ਜਾਣੇ ਹਨਾ। ਤੇ ਘਰਦੇ ਕਹਿੰਦੇ ਕੀ ਗੱਲ ਆ ਨਾ, ਜੇ ਵੋਹ ਪਤਾ ਨੀ ਕਿਵੇਂ ਅੱਗ ਲੱਗ ਗਈ ਹਨਾ ਵੀ ਪਾਠ ਰਖਾਇਆ ਹੋਇਆ ਚੰਗਾ ਕੰਮ ਕਰ ਰਹੇ ਹਾਂ ਆਪਾਂ ਤਾਂ ਫਿਰ ਵੀ ਪਤਾ ਨੀ ਕੀ ਹੋ ਗਿਆ ਹਨਾ ਤੁਹਾਨੂੰ ਪਤਾ ਵਹਿਮਾਂ ਭਰਮਾਂ ਵਾਲੇ ਬਹੁਤ ਉੱਥੇ ਬਾਹਮਣ ਬਾਣੀਏ ਜਿਹੇ ਬਹੁਤ ਸੀਗੇ। ਤੇ ਓਦਾਂ ਉਹਨਾਂ ਨੇ ਵਹਿਮ ਭਰਮ ਜਿਹੇ ਪਾ ਦਿੱਤੇ ਪਤਾ ਨੀ ਜੇ ਵੋਹ ਫਲਾਣਾ ਧਮਕਾਣਾ, ਚੱਲ ਸਾਰਾ ਕੁਛ ਹੋ ਗਿਆ ਅੱਗ ਉੱਗ ਬੁੱਝ ਗਈ ਉੱਪਰ ਤਾਰ ਸੀ ਉਹਦਾ ਬਚਾਅ ਰਹਿ ਗਿਆ, ਸਾਨੂੰ ਭੇਜ ਦਿੱਤਾ ਘਰਦਿਆਂ ਨੇ ਵੀ ਤੁਸੀਂ ਜਾਓ ਆਪਣਾ ਪਾਰਕ ਪੂਰਕ ਚ ਜਾਓ ਆਪਣਾ ਖੇਲੋ ਖੂਲੂ ਵੀ ਅਸੀਂ ਅੱਗ ਬੁਝਾਉਂਦੇ ਹਾਂ। ਹਨਾ ਜਦੋਂ ਅੱਗ ਉੱਗ ਬੁੱਝ ਗਈ ਅਸੀਂ ਉੱਥੇ ਹੀ ਦੇਖ ਰਹੇ ਹਾਂ ਸਾਰਾ ਕੁਛ ਬਾਅਦ ਚੋਂ ਘਰਦੇ ਕਹਿੰਦੇ ਅੱਗ ਪਤਾ ਨੀ ਕਿਵੇਂ ਲੱਗ ਗਈ ਹਨਾ ਸਾਰੇ tension ਚ ਸਾਡੀ ਭਈ ਹਸੀ ਨਾ ਰੁੱਕੇ ਮੇਰੀ ਤੇ ਭੱਬੀ ਦੀ ਉੱਧਰ ਉਹਦੇ ਡੈਡੀ ਬੈਠੇ ਭੱਬੀ ਦੇ ਤੇ ਮਾਤਾ ਉਹਦੀ ਬੈਠੀ ਤੇ ਇੱਧਰ ਮੇਰੇ ਦਾਦਾ ਸੀ ਤੇ ਸਾਡੇ ਗੁਆਂਢੀ ਸੀ ਇੱਕ ਉਹ ਬੈਠੇ ਤੇ ਮਾਤਾ ਮੇਰੀ ਬੈਠੀ ਬਈ ਉਹ ਕਹਿੰਦੇ ਤੁਸੀਂ ਕਾਹਤੋਂ ਹਸੀ ਜਾ ਰਹੇ ਹੋ ਪਾਗਲਾ ਜਿਹਾ ਤੁਹਾਨੂੰ ਕੀ ਹੋਇਆ ਕਹਿੰਦੇ ਕੁਛ ਖਾ ਪੀ ਲਿਆ ਤੁਹਾਨੇ, ਅਸੀਂ ਕਿਹਾ ਕੁਛ ਨੀ ਖਾਧਾ ਹਨਾ ਅਸੀਂ ਕਿਹਾ ਅੱਗ ਇਉਂ ਹੀ ਲੱਗ ਜਾਂਦੀ ਹੁੰਦੀ ਹੈ ਜੇ ਹੋ ਜਾਂਦਾ ਹੁੰਦਾ, ਵੋਹ ਹੋ ਜਾਂਦਾ ਹੁੰਦਾ ਹੈ। ਉਹ ਪਤਾ ਨੀ ਬਾਈ ਭੱਬੀ ਦੇ ਡੈਡੀ ਦੇ ਦਿਮਾਗ ਚ ਕੀ ਆਇਆ ਉਹ ਕਹਿੰਦੇ ਭੱਬੀ ਨੂੰ ਉਰੇ ਆ ਉਹ ਚਲੇ ਗਿਆ ਉਹਨੇ ਨਾ ਭੱਬੀ ਨੇ ਮਾਚਿਸ ਸੀ ਨਾ ਉਹਨੇ ਜੇਬ ਚ ਪਾ ਲਈ ਸੀਗੀ ਉਹਨੂੰ ਕਹਿੰਦੇ ਉਰੇ ਆ ਤੂੰ ਉਹ ਗਿਆ ਕਹਿੰਦਾ ਹਾਂਜੀ ਕਹਿੰਦਾ ਉਰੇ ਆਈਂ ਆਪਣੀ ਜੇਬਾਂ check ਕਰਵਾਈ ਕਹਿੰਦਾ ਕਿਉਂ ਆਹ ਲਓ ਕਰ ਲਓ, ਉਹਨੇ ਉਹਨੂੰ ਪਤਾ ਨੀ ਹੈਗਾ ਵੀ ਹਾਂ ਮੇਰੀ ਜੇਬ ਚ ਮਾਚਿਸ ਹੈ ਉਹ ਭੁੱਲ ਜਾਂਦਾ ਹੁੰਦਾ ਬੰਦਾ ਹਨਾ ਜਦੋਂ ਚੱਲ ਰਹੀਆਂ ਦਿਮਾਗ ਚ ਮਸਤੀਆਂ, ਉਹਨੇ ਜਦੋਂ ਦੇਖਿਆ ਕਹਿੰਦਾ ਮਾਚਿਸ ਉਹ ਠੰਢਾ ਜਿਹਾ ਹੋ ਗਿਆ। ਡੈਡੀ ਕਹਿੰਦਾ ਮੈਂ ਤਾਂ ਘਰੋਂ ਲੈ ਕੇ ਆਇਆ ਸੀਗਾ ਲਵੀ ਨੇ ਲਾਈ ਸੀ ਅੱਗ, ਸਾਰੇ ਹੋ ਗਏ ਮੇਰੇ ਦੁਆਲੇ ਮੈਂ ਉਹਨੂੰ ਗਾਲਾਂ ਕੱਢਾਂ ਮੈਂ ਕਿਹਾ ਤੂੰ ਕੀ ਕਿਹਾ ਸੀਗਾ ਵੀ ਤੂੰ ਮਾਚਿਸ ਮੈਂ ਲਿਆਉਨਾ ਅੱਗ ਤੂੰ ਲਾਏਂਗਾ ਕਹਿੰਦਾ ਹਾਂ ਫਿਰ ਕਹਿੰਦਾ ਅੱਗ ਤਾਂ ਤੈਂ ਹੀ ਲਾਈ ਹੈ। ਮੈਂ ਕਿਹਾ ਚੱਲ ਮੈਂ ਲਾਈ ਹੈ ਘਰਦਿਆਂ ਨੇ ਬਾਈ ਇਉਂ ਸਾਡੀ ਬੱਦਰੀ ਬਣਾਈ ਗੱਲਾਂ ਛੱਡ ਤੂੰ, ਦੋਹਾਂ ਨੂੰ ਸਾਨੂੰ full ਫੈਂਟਿਆ ਸਿੱਧੀ ਜਿਹੀ ਗੱਲ ਦੱਸਾਂ ਤੁਹਾਨੂੰ ਉਹਦੀ ਵੀ ਸਿਤਰੋਲ ਹੋਈ ਇੱਧਰੋਂ ਮੇਰੇ ਹੋਈ ਉਹਦੀ ਘਰੇ ਜਾ ਕੇ ਵੀ ਹੋਈ, ਪਹਿਲੇ ਉਹਦੇ ਮੇਰੇ ਘਰੇ ਹੋਈ ਸਿਤਰੋਲ ਭੱਬੀ ਦੀ, ਫਿਰ ਉਹਦੀ ਉਹਦੇ ਘਰੇ ਜਾ ਕੇ ਸਿਤਰੋਲ ਹੋਈ ਵੀ ਤੁੰ ਕਾਹਤੋਂ ਡੱਬੀ ਲੈ ਕੇ ਗਿਆ, ਵੀ ਜੇ ਉਹਨੇ ਕਹਿ ਦਿੱਤਾ ਸੀ ਵੀ ਤੂੰ ਦੱਸ ਤੈਨੂੰ ਕੀ ਹੋਇਆ ਸੀ ਡੱਬੀ ਲੈ ਕੇ ਜਾਣ ਨੂੰ, ਜੇ ਕੱਲ੍ਹ ਨੂੰ ਕੋਈ ਹੋਰ ਗੱਲ ਹੋ ਜਾਂਦੀ ਹਨਾ ਚੱਲ ਬਈ ਉਹ ਤੋਂ ਬਾਅਦ ਸਾਰਾ ਕੁਛ ਹੋ ਗਿਆ ਹਨਾ ਜਾ ਘਰਦੇ ਕਹਿੰਦੇ ਚੱਲ ਕੋਈ ਗੱਲ ਨੀ ਚੱਲਦਾ ਰਹਿੰਦਾ ਇੰਨਾ ਕੁ ਤਾਂ ਚੱਲ ਬਈ ਫਿਰ ਆਪਣਾ ਥੋੜ੍ਹੇ ਹੋਰ ਵੱਡੇ ਹੁੰਦੇ ਗਏ ਮਸਤੀਆਂ ਹੀ ਚੱਲਦੀਆਂ ਰਹੀਆਂ, ਲੜਾਈਆਂ ਝੜਾਈਆਂ ਮੈਂ ਤੇ ਭੱਬੀ ਨੇ ਕਦੇ ਲੜ ਪੈਣਾ ਕਦੇ ਬੋਲਣ ਲੱਗ ਜਾਣਾ। ਹੋਰ ਮੁੰਡੇ ਹੁੰਦੇ ਸੀ ਨਾ ਜਦੋਂ ਕਦੇ ਲੜ ਪਏ ਕਦੇ ਬੋਲ ਪਏ ਫਿਰ ਮੇਰਾ ਪੱਕਾ ਹੀ ਲੜਨ ਦਾ ਹੋ ਗਿਆ, ਫਿਰ ਮੈਂ ਜਿਹਦੇ ਨਾਲ ਵੇਖਾਂ ਉਹਦੇ ਨਾਲ ਹੀ ਲੜ ਪਿਆ ਕਰਾਂ, ਫਿਰ ਤੁਹਾਨੂੰ ਪਤਾ ਤੁਹਾਨੂੰ ਹੋਣਾ ਸ਼ੁਰੂ ਹੋ ਜਾਂਦਾ ਹੁਣ ਥੋੜ੍ਹਾ ਜਦੋਂ ਬੰਦਾ ਪੰਦਰਾਂ ਛੋਲਾਂ ਸਾਲ ਦਾ ਹੋਵੇ। ਫਿਰ ਮੈਂ ਲੜਨੇ ਸ਼ੁਰੂ ਕਰਨਾ, ਫਿਰ ਮੈਂ ਜਦੋਂ ਭਾਈ ਨੋਵੀਂ ਚ ਆਇਆ, ਨੋਵੀਂ ਚ ਆ ਗਿਆ ਮੈਂ ਭਾਈ ਇੱਧਰ ਆਪਣੇ ਸਮਾਨ ਸਮਾਣੇ ਆ ਕੇ ਲੱਗ ਗਏ ਪੜ੍ਹਨ ਇੱਥੇ ਚੱਲ ਭਾਈ ਹੋਰ ਮੁੰਡੇ ਆਉਣ ਲੱਗ ਗਏ, ਇੱਥੇ ਵੀ ਬਸ ਫਿਰ ਉਹੀ ਕੁਛ ਇੱਥੇ ਕਿਸੇ ਦਿਨ ਹੋ ਗਈ ਭਾਈ ਸਾਡਾ ਨਾਲ ਦਾ ਮੁੰਡਾ ਹੁੰਦਾ ਸੀ ਇਸ time ਉਹ ਬੈਠਾ ਡਬਈ ਚ ਮੁੰਡਾ ਸੀਗਾ ਉਹਨੇ ਕਿਤੇ ਬਾਈ class ਕਰ ਲਈ bunk ਤੇ ਉਹ ਮਾਸਟਰ ਨੇ ਫੜ ਲਿਆ ਕਹਿੰਦਾ ਆ ਜਾ ਓਏ

ਉਹਨੇ ਸਿੱਧਾ ਉੱਥੇ ਹੀ ਗੁਲਾਮਾਂ ਫੜ ਲਿਆ ਮਾਸਟਰ ਦਾ ਕਹਿੰਦਾ ਮਾਸਟਰ ਜੀ ਗੱਲ ਸੁਣੋ ਕਹਿੰਦਾ ਤੁਸੀਂ ਗਾਲ ਨਾ ਕੱਢੋ ਜੀ ਕਹਿੰਦਾ ਬਾਕੀ ਚਾਹੇ ਕੁੱਟ ਜਿੰਨਾ ਮਰਜ਼ੀ ਲਓ ਕਹਿੰਦਾ ਮੈਨੂੰ ਦੇਖੋ ਕਹਿੰਦਾ ਮੈਂ ਨੀ ਕੁਛ ਕਹਿੰਦਾ ਤੁਹਾਨੂੰ, ਮੈਂ ਜੇ ਓਏ ਵੀ ਕਹਿ ਗਿਆ ਤਾਂ ਕਹਿ ਦੇਈ ਕਹਿੰਦਾ ਤੁਸੀਂ ਮੈਨੂੰ ਕੁੱਟ ਜਿੰਨਾ ਮਰਜ਼ੀ ਲਓ ਪਰ ਗਾਲ ਨਾ ਕੱਢੋ। ਉਹ ਮਾਸਟਰ ਨੇ ਫਿਰ ਭੈਣਦੇ ਨੇ ਗਾਲ ਕੱਢੀ ਕਹਿੰਦਾ ਤੂੰ ਮੇਰਾ ਕਰ ਕੀ ਲਏਂਗਾ ਕਹਿੰਦਾ ਕੋਈ ਨੀ ਦੱਸਦੇ ਹਾਂ ਤੈਨੂੰ, ਉਹਨੇ ਸਾਰਿਆਂ ਨੂੰ ਦੱਸ ਦਿੱਤਾ ਕਹਿੰਦਾ ਕੋਈ ਨਾ ਵੀ ਚੱਲ ਫਿਰ ਬਾਹਰ ਵੇਖਦੇ ਹਾਂ ਸਾਨੂੰ ਹੋਈ ਦੋ ਵਜੇ ਨੂੰ ਛੁੱਟੀ ਸਕੂਲ ਚੋਂ plus-one ਦਾ time ਸੀਗਾ plus-one ਚ ਹੁੰਦੇ ਸੀਗੇ। ਅਸੀਂ ਥੋੜ੍ਹਾ ਜਿਹਾ ਅੱਗੇ ਗਏ ਸਾਡੇ ਉੱਥੇ ਕਚੋਰੀਆਂ ਦਾ ਹੁੰਦਾ ਸੀ ਮਸ਼ਹੂਰ ਉਹਦੇ ਗਏ ਉੱਥੇ, ਅਸੀਂ ਤਾਂ ਊਂ ਚਲੇ ਗਏ ਉੱਥੇ ਮੁੰਡਾ ਕਹਿੰਦਾ ਮਾਸਟਰ ਇੱਧਰ ਨੂੰ ਹੀ ਆ ਰਿਹਾ, ਅਸੀਂ ਕਿਹਾ ਚੱਲ ਕੋਈ ਨੀ ਉੱਥੇ ਹੋ ਗਿਆ ਇਕੱਠ ਮੁੰਡਿਆਂ ਦਾ ਵੀ ਹਾਂ ਭਾਈ ਦੇਖਦੇ ਹਾਂ ਅੱਜ ਮਾਸਟਰ ਨੂੰ ਫੜਨਾ ਹੈ। ਫੜ ਲਿਆ ਮਾਸਟਰ ਉੱਥੇ ਜਾ ਕੇ ਸਿੱਧਾ ਗੁਲਾਮੇ ਤੋਂ ਆਲੇ ਦੁਆਲੇ ਘੇਰੇ ਪੈ ਗਿਆ ਘੇਰਾ ਪੈ ਗਿਆ ਕਹਿੰਦਾ ਜੀ ਕੀ ਹੋ ਗਿਆ ਹਨਾ ਜੇ ਵੋਹ ਕਹਿੰਦਾ ਮੈਂ ਕਿਹਾ ਗਾਲ ਕੱਢੀ ਸੀ ਹਨਾ ਵੀ ਤੈਨੂੰ ਹੁਣ ਗਾਲ ਵੀ ਨੀ ਕੱਢ ਸਕਦੇ ਮੇਰਾ student ਕਹਿੰਦਾ ਤੈਨੂੰ ਕਿਹਾ ਸੀ ਗਾਲ ਨਾ ਕੱਢ ਕਹਿੰਦਾ ਕੁੱਟ ਜਿੰਨਾ ਮਰਜ਼ੀ ਲੈ, ਚੱਲ ਵੀ ਉੱਥੇ ਹੋ ਗਿਆ ਸਮਝੋਤਾ ਅਸੀਂ ਹੋ ਗਏ plus-two ਚ ਕਿਉਂਕਿ ਉਦੋਂ plus-one ਦੇ ਪੇਪਰ ਹੋਏ ਸੀਗੇ।

ਤੇ ਉਹਨੇ ਸਾਡੇ ਨਾਲ ਕਰਾ ਲਈ ਕਹਿੰਦਾ ਤੁਹਾਡੀ ਲਾਊਂ assessment zero ਉਹਨੂੰ ਇਉਂ ਤਾਂ ਪਤਾ ਨੀ ਸੀਗਾ ਵੀ ਇਉਂ ਕਰਕੇ ਆਹ ਗੱਲ ਵੀ ਚੱਲ ਰਹੀ ਆ tuition ਆ ਜਾਓ ਕਿਸੇ ਨੂੰ ਨੀ ਪਤਾ ਸੀ ਸਕੂਲ ਚ ਵੀ ਮੇਰੇ ਘਰੇ tuition ਲੱਗਦੀ ਹੈ, ਚੱਲ ਬਈ ਸਰ ਕਹਿੰਦੇ ਜਦੋਂ assessment ਲਾਉਣ ਲੱਗੇ ਸਰ ਹੋਣੀ ਉੱਥੇ ਬੈਠੇ। ਉਹਨੇ ਸਿੱਧਾ ਕਿਹਾ ਕਹਿੰਦੇ ਵੀ ਇਹ ਹਨਾ ਸੰਦੀਪ ਵਗ਼ੈਰਾ ਸਾਰਿਆਂ ਦੀ ਕਹਿੰਦਾ zero ਲਾਉਣੀ ਹੈ ਸਰ ਕਹਿੰਦੇ ਨਹੀਂ ਇਹ ਤਾਂ ਗੱਲ ਗ਼ਲਤ ਹੈ ਭਾਈ ਦੇਖ ਹਨਾ ਦੇਖ ਹੁਣ ਤੇਰੀ ਗ਼ਲਤੀ ਸੀ ਸਰ ਹੋਣਾ ਨੇ ਇਹੀ ਕਿਹਾ ਭਾਈ ਤੇਰੀ ਗ਼ਲਤੀ ਸੀਗੀ ਹਨਾ DP ਨੂੰ ਕਿਹਾ ਕਹਿੰਦਾ ਇਉਂ ਮੈਨੂੰ ਫੜ ਲੈਣਗੇ ਜੇ ਵੋਹ ਕਹਿੰਦਾ ਦੇਖ zero ਤਾਂ ਅਸੀਂ ਵੀ ਨੀ ਲਿਖਣੀ ਕਹਿੰਦਾ ਸਾਡੀ ਵੀ ਗਰਾਰੀ ਹੈ, ਅੜ ਗਏ ਉੱਥੇ ਉਹ senior ਸੀਗੇ ਸੋਨੀ ਹੋਣੀ ਤੇ ਆਪਣੇ ਕੁਲਦੀਪ ਹੋਣੀ ਉਹ senior ਸੀਗੇ ਕਹਿੰਦੇ ਅਸੀਂ ਵੀ ਨੀ ਪੁੱਤ ਫਿਰ ਇਉਂ ਤਾਂ ਕਰਨ ਦਿੰਦੇ ਹੈਗੇ, ਉਹ ਫਿਰ ਠੰਢਾ ਜਿਹਾ ਹੋ ਕੇ ਕਹਿੰਦਾ ਦੇਖ ਲਓ ਜੀ ਹੁਣ ਜਿਵੇਂ ਜੇ ਵੋਹ ਉਹ ਭੁਸਰ ਜਿਹੇ ਗਿਆ ਰੁਸ ਜਿਹੇ ਗਿਆ ਇਉਂ ਲਾ ਲਓ ਤੁਸੀਂ, ਸਾਡੀ assessment ਫਿਰ full ਲੱਗ ਗਈ ਪਾਸ ਵੀ ਹੋ ਗਏ ਚਲੋ ਕੋਰੋਨਾ ਕਰਕੇ ਹਨਾ ਪੇਪਰ ਸਾਨੂੰ ਦੋ ਹੀ ਦਿੱਤੇ, ਟੋਰ ਨਾਲ ਪਾਸ ਹੋ ਗਏ ਨਹੀਂ ਤਾਂ ਲੱਛਣ ਤਾਂ ਹੈ ਨੀ ਸੀ ਸਾਡੇ ਸਭ ਦੇ ਪਾਸ ਹੋਣ ਦੇ ਵੀ ਹਾਂ ਘਰੇ ਸਕੂਲੋਂ ਵਗ ਗਏ ਕਦੇ ਨਹੀਂ ਪਾਸ ਵੀ ਹੋ ਗਏ ਫਿਰ ਇੱਕ ਹੁੰਦੇ ਸੀ madam home science ਵਾਲੀ ਉਹਨੇ ਸਿੱਧਾ ਕਹਿ ਦੇਣਾ ਤੁਸੀਂ ਨੀ ਪਾਸ ਹੁੰਦੇ ਜੇ ਵੋਹ ਉਹਨਾਂ ਦੀ ਸਾਡੇ ਨਾਲ ਅੜੀ ਪਈ ਹੋਈ ਸੀਗੀ ਕਹਿੰਦੀ ਤੁਸੀਂ ਕਿੱਥੇ ਪਾਸ ਹੋ ਜਾਓਗੇ ਜੇ ਹੈ ਵੋਹ ਹੈ, ਜਿੱਦਣ ਪਾਸ ਹੋ ਗਏ ਬਾਈ

ਕਹਿੰਦੀ ਚੱਲ ਭਾਈ ਵਧੀਆ ਗੱਲ ਆ ਫਿਰ ਤਾਂ ਕਹਿੰਦੀ ਜੇ ਤੁਸੀਂ ਪਾਸ ਹੋ ਗਏ ਮੈਂ ਕਿਹਾ ਹਾਂਜੀ ਹਾਂ ਲਓ ਫਿਰ ਉਹ ਤੋਂ ਬਾਅਦ ਤਾਂ ਕੀਤੀ ITI ਅਸਾਂ ਨੇ ITI ਚ ਸਾਰੇ ਯਾਰ ਦੋਸਤ ਸੀਗੇ ਜਿਹੜੇ ਗਏ ਵਿੱਛੜ ਫਿਰ ਨਵੇਂ ਮਿਲੇ ਸੀ। ਸੀਗਾ ਇੱਕ ਲਾਲਾ ਸਾਡੇ ਨਾਲ ਉਹ ਅੱਜ ਕੱਲ੍ਹ ਇੰਗਲੈਂਡ ਬੈਠਾ, ਹੋਰ ਹੁੰਦੇ ਸੀਗੇ ਜਸਪ੍ਰੀਤ ਹੋ ਗਿਆ, ਮਨਦੀਪ ਹੋ ਗਿਆ ਅਸੀਂ ਹੋ ਗਏ ਫਿਰ ਬਸ ਤੇ ਫਿਰ ITI ਵੀ ਸਾਡੀ ਇਉਂ ਹੀ ਲੰਘੀ ਕੋਰੋਨਾ ਚ। ਉਹ ਵੀ ਪਰ ਆਂ ਰੱਬ ਦੀ ਕਿਰਪਾ ਨਾਲ ਅਸੀਂ ਵਧੀਆ ਵੀ second division ਨਾਲ ਪਾਸ ਹੋਏ ਕੁਛ ਕੰਪਿਊਟਰ science ਹੈਲੋ ਹੈਲੋ ਹਾਂਜੀ ਓਹ ਪਤਾ ਕੀ ਉਹ ਦੋ ਮਿੰਟ ਕੰਮ ਜਿਹਾ ਸੀ ਤੇ ਮੈਂ ਕਿਹਾ ਚੱਲ ਕੰਮ ਨਿਬੇੜ ਹੀ ਲਈਏ।

ਪੈਸੇ ਦਾ ਮਸਲਾ ਪੈਸੇ ਦੇ ਮਸਲੇ ਵਿੱਚ ਰਿਸ਼ਤੇਦਾਰ ਨੂੰ ਨਰਾਜ ਨਹੀਂ ਕਰਨਾ ਚਾਹੁਣਾ ਨਾ ਖਰਾਬ ਕਰਨਾ ਚਾਹੀਦਾ।

ਆਹੋ ਸਾਡਾ ਤੇ ਫੇਰ ਵੀ ਓਹੋ ਜਿਹਾ ਬੰਦੇ ਕੋਲ ਆਂਦੀ ਆਂਦੀ ਜਨਾਨੀਆਂ ਕੋਲ ਡਰਦਾ ਨਹੀਂ ਤਾਂ ਕਰਕੇ ਨਹੀਂ ਕਰਦਾ ਨਹੀਂ ਡਰਦਾ ਤੇ ਧਾਰੇ ਲੈਣੇ ਪੈਸੇ ਡਰਨ ਆਲੀ ਕਿਹੜੀ ਗੱਲ ਆ ਇਹਨਾਂ ਆਪਣੇ ਲੈਣੇ। ਆਹੋ ਆਪਣੇ ਹੀ ਲੈਣੇ ਆ ਮਤਲਬ ਇਸਤਰਾਂ ਆਂਦੀ ਬੀ ਓਹ ਮੈਨੂੰ ਆਂਦੀ ਆਂਦੀ ਪਾਸਟਰ ਕਰਕੇ ਫੇਰ ਵੀ ਓਹਨੂੰ ਪਤਾ ਓਹਦਾ ਵੀ ਸੁਭਾ ਓਹੋ ਜਿਹਾ ਤੇ ਗੁੱਸੇ ਨਾਲ ਮੁੜਕੇ ਦੇਤੇ ਉਧਾਰੇ ਦੇਤੇ ਆਂਦੀ ਮੈਨੂੰ ਤੇ ਬਹੁਤਾ ਖਰਾਬ ਕੀਤਾ ਨਹੀਂ। ਹਮ ਮੈਂ ਕਿਹ ਚਲੋ ਅਸੀਂ ਤੇ ਦੁਆ ਕਰਦੇ ਆ ਬੀ ਚਲੋ ਤੁਹਾਨੂੰ ਵੀ ਮਿਲ ਜਾਣ। ਨਹੀਂ ਨਹੀਂ ਮੈਂ ਪਹਿਲਾਂ ਹੀ ਕਹਿ ਤਾ ਸੀ ਖਰਾਬ ਨਾ ਕਰੀ ਸਾਨੂੰ ਨਹੀਂ ਤੇ ਮੈਂ ਅਸੀਂ ਵੀ ਜੁਰਮਾਨਾ ਪਾਉਣਾ ਈ ਤੈਨੂੰ।

ਬਾਕੀ ਚਲੋ ਧੰਨਵਾਦ ਆ ਸਾਡਾ ਫੇਰ ਵੀ ਚਲੋ ਹਣਾ ਟਾਈਮ ਦੇ ਨਾਲ ਮਿਲ ਗਏ ਸੀ ਇਹਨਾਂ ਦੇ ਤਾਂ ਹੁਣ ਛੇ ਮਹੀਨੇ ਹੋ ਗਏ ਆ ਇਹਨਾਂ ਫੇਰੇ ਫੁਰੇ ਵੀ ਬੜੇ ਮਾਰੇ ਚਲੋ ਅਸੀਂ ਤੇ ਤੇ ਫੇਰਾ ਫੁਰਾ ਨਹੀਂ ਕੋਈ ਮਾਰਿਆ

ਸਾਨੂੰ ਤੇ ਆਪ ਹੀ ਦੇ ਗਏ ਸੀ ਆਣ ਕੇ। ਸਾਨੂੰ ਤੇ ਆਪ ਹੀ ਦੇ ਗਏ ਸੀ ਹਾਂਜੀ। ਓਹਨੂੰ ਆਖਣਾ ਪੰਜ ਸੱਤ ਹਜ਼ਾਰ ਰਹਿ ਗਿਆ ਜੇ ਦੇਦੇ ਗਾ ਠੀਕ ਏ ਨਹੀਂ ਤਾਂ ਰਹਿਣ ਦਿਆਂਗੇ ਕੋਈ ਗੱਲ ਨਹੀਂ।

ਅਸੀਂ ਸਮਝਾਂਗੇ ਸਾਨੂੰ ਘਾਟਾ ਹੀ ਪੈ ਗਿਆ ਐਨਾ ਹੋਰ।

ਕਿਹੜਾ ਕਿਨਾਂ ਦਾ? ਆ ਸਟੇਸ਼ਨ ਆਲੇ ਓਹ ਪ੍ਰੇਮ ਪਾਸਟਰ ਜਿਹੜਾ। ਆਹੋ ਆਹੋ ਓਹਨਾਂ ਦਾ ਵੀ ਦੇਣ ਵਾਲਾ ਕੇ। ਆਹੋ ਓਹ ਵੀ ਇੱਕ ਦਿਨ ਮੈਨੂੰ ਫ਼ੋਨ ਕਰਨ ਡਯਾ ਸੀ।